ਖੰਭਾਂ ਲੱਕੜਾਂ ਅਤੇ ਆਹ ਸਾਹਮਣੇ ਖੜੇਆ ਲੋਗ ਜਿਹਨਾਂ ਨੇ ਨੀਲੇ ਪੀਲੇ ਲਾਲ ਚਿੱਟੇ ਹਰੇ ਰੰਗ ਦੇ ਕੱਪੜੇ ਪਾਏ ਹੋਏ ਨੇ।

ਇਸ ਫੋਟੋ ਵਿੱਚ ਇੱਕ ਖੇਤਾਂ ਦਾ ਕੱਚਾ ਰਸਤਾ ਅਤੇ ਸਾਹਮਣੇ ਹਰੇ ਭਰੇ ਖੇਤ ਅਤੇ ਦੂਰ ਵੱਡੇ ਦਰਖਤ ਅਤੇ ਇੱਕ ਖਾੜਾ।

ਦੇ ਟਰੱਕ ਤੇ ਪੀਲੇ ਰੰਗ ਦੀ ਅਤੇ ਕਾਲੀ ਰੰਗ ਦੀ ਪੱਟੀ ਅਤੇ ਰੋਡ ਦਿਖਾਈ ਦੇ--

ਅਤੇ ਨਾਲ ਹੀ ਨੀਲੇ ਅਤੇ ਵ੍ਹਾਈਟ ਰੰਗ ਦੀਯਾਂ ਮਸ਼ੀਨਾਂ ਅਤੇ ਇੱਕ ਫੇਰ ਵ੍ਹਾਈਟ ਰੰਗ ਦੀ ਮਸ਼ੀਨ ।

ਇਸ ਫੋਟੋ ਵਿੱਚ ਇੱਕ ਵਾਈਟ ਰੰਗ ਦਾ ਟੇਬਲ ਜਿਸ ਉਪਰ ਕੁਜ ਪਰਸ ਪਾਇਆ ਜੋ ਨੀਲੇ ਅਤੇ ਲਾਲ ਰੰਗ ਦੇ ਬ੍ਰਾਊਨ ਨੇ ਇਸ ਤੋਂ ਇਲਾਵਾ ਬੈਕ ਸਾਈਡ ਤੇ--

ਜੱਗਦੀਆਂ ਹੋਈਆਂ ਲਾਈਟਾਂ ਦੇ ਬੈਕ ਸਾਈਡ ਤੇ ਸਕਾਈ ਰੈਡ ਬਲੂ ਅਤੇ ਵਾਈਟ ਰੰਗ ਦਾ ਬੈਨਰ ਲੱਗਾ ਐ।

ਜਿਸ ਦੇ ਉੱਪਰ ਤਾਰਾਂ ਤੇ ਸੀ_ਸੀ_ਟੀ ਕੈਮਰਾ ਸਾਹਮਣੇ ਨੀਲੇ ਰੰਗ ਦਾ ਸ਼ੈਡ ਹੈ ਤੇ ਲਾਈਟਾਂ ਬਾਅਦ--

ਇਸ ਫੋਟੋ ਵਿੱਚ ਇੱਕ ਕਾਉਂਟਰ ਦਿਖਾਈ ਦਾ ਜਿਹਦੇ ਬਾਹਰ ਸਟੀਕਰ ਲੱਗੇ ਆ ਤੇ ਇਸਦੇ ਉੱਪਰ ਕੋਈ ਸਮਾਨ ਪਿਆ ਹੋਇਆ --

ਅਤੇ ਦੋ ਵਿਅਕਤੀ ਖੜੇ ਨਜ਼ਰ ਆ ਰਹੇ ਬਾਹਰ ਆਲੀ ਸਾਈਡ ਤੇ ਸਲੈਬਾਂ ਤੇ ਬੌਕਸ ਜੋ ਨੀਲੇ ਰੰਗ ਦੇ ਅਤੇ ਸਵਿੱਚ ਕੁਛ ਵ੍ਹਾਈਟ ਰੈੱਡ ਅਤੇ ਪਿੰਕ ਰੰਗ ਦੀਯਾਂ।

ਨੀਲੇ ਰੰਗ ਦਾ ਇਸ ਦਾ ਸ਼ਟਰ ਉੱਪਰ ਵਾਈਟ ਅੱਖਰ ਇੱਕ ਛੋਟਾ ਜਿਹਾ ਬੈਨਰ --

ਇਸ ਫ਼ੋਟੋ ਵਿੱਚ ਰੰਗਦਾਰ ਥੱਲੇ ਮੈਟ ਵਿਛਿਆ ਹੋਇਆ ਜਿਸ ਵਿੱਚ ਫੁੱਲ ਹਨ ਅਤੇ ਇੱਕ ਗਲੀਚਾ ਅਤੇ--

ਬੈਕਸਾਈਡ ਤੇ ਦਰਖਤ ਕੰਧ ਅਤੇ ਮੋਬਾਈਲ ਟਾਵਰ ਨਜ਼ਰ ਆ ਰਿਹਾ ਤੇ ਉੱਪਰ ਬੱਦਲ ਦਿਖਾਈ ਦਿੰਦੇ ਨੇਂ।

ਹਰੇ ਬੈਗ ਥੱਲੇ ਕੁਛ ਛੋਟਾ ਜਿਹਾ ਸਮਾਨ ਇਸ ਤੋਂ ਇਲਾਵਾ ਲੋਹੇ ਦੀਆਂ ਐਂਗਲਾਂ ਅਤੇ ਇੱਕ ਵਾਈਟ ਰੰਗ ਦੀ ਪਈ--

ਅਤੇ ਬੈਕ ਸਾਈਡ ਜਿਥੇ ਖਾਲੀ ਜਗਹ ਹੈ ਜਿਸ ਵਿਚ ਇੱਟਾਂ ਲੱਗੀਆਂ ਹੋਈਆਂ ਤੇ ਵਾਈਟ ਤੇ ਬਲੈਕ ਰੰਗ ਦੇ ਪਿੱਲਰ ਉੱਪਰ ਪੱਖੇ ਲੱਗੇ ਹੋਏ ਬੈਕ ਸਾਈਡ ਤੇ ਕੰਧ ਦੇ ਵਿੱਚ ਰੋਸ਼ਨੀ ਪੈ ਰਹੀ ਹ।